ਟੂਲ ਲੋਹੇ ਦੇ ਗਾਡਰ ਪਾਈਪਾਂ ਚਿਮਨੀਆਂ ਸਲਾਈਡਾਂ ਹਥੌੜੀਆਂ --

ਇਸ ਫੋਟੋ ਵਿੱਚ ਇੱਕ ਸਿੱਖਾਂ ਦਾ ਧਾਰਮਿਕ ਸਥਾਨ ਦਿਖਾਈ ਦੇ ਰਿਹਾ ਹੈ।

ਤੇ ਇਸ ਤੋਂ ਇਲਾਵਾ ਬਲੈਕ ਅਤੇ ਬਰਾਊਨ ਰੰਗ ਦੇ ਟੇਬਲ ਚੇਅਰ --

ਦਿਆਂ ਸਾਈਡਾਂ ਤੇ ਪੀਲੇ ਤੇ ਕਾਲੇ ਰੰਗ ਦਾ ਬਾਊਂਡਰੀ ਬਣੀ ਹੈ।

ਇੱਸ ਦੇ ਦੁਆਲੇ ਲੋਹੇ ਦੇ ਟਾਵਰ ਲੋਹੇ ਦੀ ਜਾਲੀ--

ਇਹਦੇ ਊਪਰ ਵ੍ਹਾਈਟ ਰੰਗ ਦਾ ਕੂਲਰ ਸਾਹਮਣੇ ਇੱਕ ਵ੍ਹਾਈਟ ਰੰਗ ਦੀ ਗੱਡੀ ਨਾਲ ਇੱਕ ਬਲੂ ਰੰਗ ਦੀ ਇਮਾਰਤ ਬਲੂ ਰੰਗ ਦਾ ਡਰੱਮ --

ਪੀਲੇ ਅਤੇ ਵਾਈਟ ਰੰਗ ਦਾ ਬੈਨਰ ਇੱਕ ਬਲੂ ਓਪਨ ਗੇਟ --

ਇਹਨਾਂ ਦੀਆਂ ਸਾਹਮਣੇ ਪੌੜੀਆਂ ਗਮਲੇ ਅਤੇ ਕੁਝ ਫੁੱਲ--

ਅਤੇ ਇਸ ਤੋਂ ਇਲਾਵਾ ਬਾਹਰ ਇੱਕ ਛੋਟਾ ਜਿਹਾ ਸ਼ੈੱਡ ਬੈਕ ਸਾਈਡ ਤੇ ਦਰਖਤ ਬਿਜਲੀ ਦੀ ਤਾਰਾਂ ਅਤੇ ਲੋਹੇ ਦੀਆਂ --

ਲੋਹੇ ਦੀ ਜਾਲੀ ਦੀਆਂ ਗ੍ਰਿੱਲਾ ਅਤੇ ਇਸ ਦੇ ਵਿੱਚ ਸੀਸਾ ਲੱਗਿਆ ਹੋਇਆ।

ਇਸ ਫੋਟੋ ਵਿੱਚ ਬਲੂ ਕਵਰ ਉੱਪਰ ਕੋਈ ਸਮਾਨ ਪਿਆ ਹੋਇਆ ਹੈ।

ਇਸ ਫੋਟੋ ਵਿੱਚ ਖੇਤ ਦਿਖਾਈ ਦੇ ਰਹੇ ਨੇ।

ਅਤੇ ਖੇਤ ਦੇ ਕੁਛ ਹਿੱਸੇ ਵਿੱਚ ਬੱਕਰੀਆਂ ਚਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ।

ਇਸ ਫੋਟੋ ਵਿੱਚ ਸਲੈਬਾ ਉਪਰ ਰੱਖੇ ਹੋਏ ਪੈਕੇਟ ਨਜ਼ਰ ਆ ਰਹੇ ਨੇ।

ਇਸ ਫੋਟੋ ਵਿੱਚ ਸਲੈਬਾਂ ਤੇ ਬੋਕਸਾਂ ਵਿੱਚ ਰੱਖਿਆ ਹੋਇਆ ਬਹੁਤ ਸਾਰੀਆਂ ਫੋਟੋਆਂ ਤੇ ਮੂਰਤੀਆਂ ਨਜ਼ਰ ਆ ਰਹੀਆਂ ਨੇ।

ਇਸ ਤੋਂ ਇਲਾਵਾ ਵਾਈਟ ਅਤੇ ਬਲੂ ਰੰਗ ਦਾ ਕਾਊਂਟਰ ਨਜ਼ਰ ਆ ਰਿਹਾ ਹੈ।